ਸੰਵਿਧਾਨ ਦੇ ਲਾਗੂ ਹੋਣ ਨਾਲ ਉਡੀਕ ਦਾ ਸਮਾਂ ਖਤਮ ਹੋਇਆ। ਛੱਬੀ ਜਨਵਰੀ ਉਨੀ ਸੌ ਪੰਜਾਹ ਨੂੰ ਸਾਡੇ ਦੇਸ਼ ਨੂੰ ਪੂਰੀ ਤਰ੍ਹਾਂ ਖੁਦਮੁਖਤਿਆਰ ਗਣਰਾਜ ਘੋਸ਼ਿਤ ਕੀਤਾ ਗਿਆ ਅਤੇ ਇਸ ਦਿਨ ਸਾਡਾ ਸੰਵਿਧਾਨ ਲਾਗੂ ਹੋਇਆ। ਇਹੀ ਕਾਰਨ ਹੈ ਕਿ ਭਾਰਤ ਦਾ ਗਣਤੰਤਰ ਦਿਵਸ ਹਰ ਸਾਲ ਛੱਬੀ ਜਨਵਰੀ ਨੂੰ ਮਨਾਇਆ ਜਾਂਦਾ ਹੈ। ਗਣਤੰਤਰ ਦਿਵਸ ਸੁਤੰਤਰਤਾ ਦਿਵਸ ਅਤੇ ਗਾਂਧੀ ਜਯੰਤੀ ਸਾਡੇ ਮੁੱਖ ਰਾਸ਼ਟਰੀ ਤਿਉਹਾਰ ਹਨ ਇਸ ਦਿਹਾੜੇ ਤੇ ਦੇਸ਼ਵਾਸੀ ਰਾਸ਼ਟਰੀ ਸਮੱਸਿਆਵਾਂ ਤੇ ਵਿਚਾਰ ਕਰਕੇ ਦੇਸ਼ ਦੀ ਰਾਸ਼ਟਰੀ ਏਕਤਾ ਨੂੰ ਮਜ਼ਬੂਤ ਕਰਦੇ ਹਨ ਅਤੇ ਸਾਰੇ ਇਕਜੁਟ ਹੋ ਕੇ ਦੇਸ਼ ਚ ਖੁਸ਼ੀਆਂ ਅਤੇ ਸਮਰਿੱਧੀ ਲਿਆਉਣ ਚ ਮਦਦ ਕਰਦੇ ਹਨ। ਹਰ ਸਾਲ ਛੱਬੀ ਜਨਵਰੀ ਨੂੰ ਗਣਤੰਤਰ ਦਿਵਸ ਪੂਰੇ ਦੇਸ਼ ਵਿੱਚ ਰਾਸ਼ਟਰੀ ਤਿਉਹਾਰ ਵਜੋਂ ਮਨਾਇਆ ਜਾਂਦਾ ਹੈ। ਗਣਤੰਤਰ ਦਿਵਸ ਦੀ ਪੂਰਵ ਸੰਧਿਆ ਤੇ ਰਾਸ਼ਟਰਪਤੀ ਦੇਸ਼ ਦੇ ਲੋਕਾਂ ਨੂੰ ਇੱਕ ਸੰਦੇਸ਼ ਪ੍ਰਸਾਰਿਤ ਕਰਦੇ ਹਨ। ਇਸ ਦਿਨ ਰਾਸ਼ਟਰਪਤੀ ਦਿੱਲੀ ਦੇ ਪਰੇਡ ਗਰਾਊਂਡ ਤੇ ਰਾਸ਼ਟਰੀ ਝੰਡਾ ਲਹਿਰਾਉਂਦੇ ਹਨ। ਤੋਪਾਂ ਦੀ ਸਲਾਮੀ ਦਿੱਤੀ ਜਾਂਦੀ ਹੈ ਅਤੇ ਪਰੇਡ ਚ ਰਾਸ਼ਟਰਪਤੀ ਨੂੰ ਸਲਾਮੀ ਦਿੱਤੀ ਜਾਂਦੀ ਹੈ ਅਤੇ ਫੌਜ ਵੱਲੋ ਵਰਤੇ ਜਾਂਦੇ ਹਥਿਆਰਾਂ, ਮਿਜ਼ਾਇਲਾਂ ਅਤੇ ਸ਼ਕਤੀਸ਼ਾਲੀ ਟੈਕਾਂ ਨੂੰ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਅਤੇ ਪਰੇਡ ਰਾਹੀਂ ਤਾਕਤ ਦਾ ਪ੍ਰਦਰਸ਼ਨ ਕੀਤਾ ਜਾਂਦਾ ਹੈ। ਗਣਤੰਤਰ ਦਿਵਸ ਤੇ ਮੌਕੇ ਤੇ ਅੱਜ ਦੀ ਨੌਜਵਾਨ ਪੀੜੀ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਾਡੇ ਯੋਧਿਆਂ ਦੁਆਰਾ ਕੀਤੇ ਗਏ ਕੰਮਾਂ ਬਾਰੇ ਵਿਸ਼ੇਸ਼ ਤੌਰ ਤੇ ਦੱਸਿਆ ਜਾਂਦਾ ਹੈ ਕਿ ਕਿਸ ਤਰ੍ਹਾਂ ਅੰਗਰੇਜ਼ਾਂ ਨੇ ਭਾਰਤ ਤੇ ਰਾਜ ਕੀਤਾ ਅਤੇ ਸਾਡੇ ਆਜ਼ਾਦੀ ਦੇ ਯੋਧਿਆ ਨੇ ਭਾਰਤ ਲਈ ਆਪਣੀਆਂ ਜਾਨਾਂ ਕੁਰਬਾਨ ਕਰਕੇ ਭਾਰਤ ਨੂੰ ਆਜ਼ਾਦੀ ਦਿਵਾਈ। ਗਣਤੰਤਰ ਦਿਵਸ ਵਾਲੇ ਦਿਨ ਖਾਸ ਕਰਕੇ ਸਰਕਾਰੀ ਅਤੇ ਵਿੱਦਿਅਕ ਅਦਾਰਿਆਂ

ਦੇਸ਼ ਭਗਤੀ ਨਾਲ ਸਬੰਧ ਵੱਖ ਵੱਖ ਸੱਭਿਆਚਾਰਕ ਪ੍ਰੋਗਰਾਮ ਅਤੇ ਮੁਕਾਬਲੇ ਕਰਵਾਏ ਜਾਂਦੇ ਹਨ। ਦੇਸ਼ ਭਗਤੀ ਦੇ ਗੀਤ, ਭਾਸ਼ਣ ਪੇਂਟਿੰਗ ਅਤੇ ਹੋਰ ਮੁਕਾਬਲਿਆਂ ਦੇ ਨਾਲ-ਨਾਲ ਦੇਸ਼ ਦੇ ਬਹਾਦਰ ਸਾਹਿਬਜ਼ਦਿਆਂ ਨੂੰ ਵੀ ਯਾਦ ਕੀਤਾ ਜਾਂਦਾ ਹੈ। ਅਤੇ ਬੰਦੇ ਮਾਤਰਮ, ਜੈ ਹਿੰਦ, ਭਾਰਤ ਮਾਤਾ ਕੀ ਜੈ ਦੇ ਜੈਕਾਰਿਆਂ ਨਾਲ ਪੂਰਾ ਮਾਹੌਲ ਦੇਸ਼ ਭਗਤੀ ਨਾਲ ਭਰਪੂਰ ਹੋ ਜਾਂਦਾ ਹੈ। ਸੰਵਿਧਾਨ ਨੂੰ ਭਾਰਤੀ ਸੰਵਿਧਾਨ ਸਭਾ ਦੁਆਰਾ ਛੱਬੀ ਨਵੰਬਰ ਉਨੀ ਸੌ ਉਨੰਜਾ ਨੂੰ ਅਪਣਾਇਆ ਗਿਆ ਸੀ ਅਤੇ ਛੱਬੀ ਜਨਵਰੀ ਉਨੀ ਸੌ ਪੰਜਾਹ ਨੂੰ ਇੱਕ ਲੋਕਤੰਤਰੀ ਸਰਕਾਰ ਪ੍ਰਣਾਲੀ ਦੇ ਨਾਲ ਲਾਗੂ ਹੋਇਆ ਸੀ। ਗਣਤੰਤਰ ਦਿਵਸ ਦੇ ਮੌਕੇ ਤੇ ਬੱਚਿਆਂ ਚ ਭਾਰੀ ਉਤਸ਼ਾਹ ਹੁੰਦਾ ਹੈ। ਇਸ ਦਿਨ ਕਰਵਾਏ ਜਾਣ ਵਾਲੇ ਪ੍ਰੋਗਰਾਮਾਂ ਵਿੱਚ ਹੋਣਹਾਰ ਵਿਦਿਆਰਥੀਆਂ ਨੂੰ ਸਨਮਾਨ ਚਿੰਨ੍ਹ ਅਤੇ

ਵਿਕਾਸ ਦੀ ਪ੍ਰੇਰਣਾ ਦਾ ਪਾਲਣ ਕਰਦਾ ਹੈ। ਸਕੂਲ, ਕਾਲਜਾਂ ਵਿੱਚ ਵਿਦਿਆਰਥੀ ਨਾਚ ਗਾਇਨ, ਪਰੇਡ, ਖੇਡਾਂ, ਨਾਟਕ, ਭਾਸ਼ਣ, ਲੇਖ ਲਿਖਣ ਸਮਾਜਿਕ ਮੁਹਿੰਮਾਂ ਵਿੱਚ ਮਦਦ ਕਰਨ ਅਤੇ ਉਨ੍ਹਾਂ ਦਾ ਸੰਦੇਸ਼ ਆਮ ਲੋਕਾਂ ਤੱਕ ਪਹੁੰਚਾ ਕੇ ਆਜ਼ਾਦੀ ਦੇ ਯੋਧਿਆਂ ਨੂੰ ਯਾਦ ਕਰਕੇ ਆਪਣੇ ਕਿਰਦਾਰ ਨਿਭਾ ਕੇ ਇਸ ਤਿਉਹਾਰ ਨੂੰ ਮਨਾਉਂਦੇ ਹਨ। ਇਸ ਦਿਨ ਪਿੰਡਾਂ ਤੋਂ ਸ਼ਹਿਰਾਂ ਤੱਕ ਦੇਸ਼ ਭਗਤੀ ਦੇ ਗੀਤ ਸੁਣਾਏ ਜਾਂਦੇ ਹਨ। ਗਣਤੰਤਰ ਦਿਵਸ ਇੱਕ ਰਾਸ਼ਟਰੀ ਤਿਉਹਾਰ ਹੈ ਜੋ ਕਿਸੇ ਵਿਸ਼ੇਸ਼ ਜਾਤੀ ਸੰਪਰਦਾ ਜਾਂ ਧਰਮ ਨਾਲ ਜੁੜਿਆ ਨਹੀਂ ਹੈ। ਇਸ ਲਈ ਹਰ ਦੇਸ਼ਵਾਸੀ ਨੂੰ ਰਾਸ਼ਟਰੀ ਤਿਉਹਾਰ ਵਜੋਂ ਮਨਾਉਂਦਾ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਇਸ ਦਿਨ ਦੀ ਮਹੱਤਤਾ ਤੋਂ ਜਾਣੂ ਕਰਵਾ ਕੇ ਇਸ ਦੀ

ਦੇਸ਼ ਭਗਤੀ ਦਾ ਗਿਆਨ ਦਿੰਦੇ ਹਨ। ਦਸ ਲਾਈਨਾਂ ਵਿੱਚ ਗਣਤੰਤਰ ਦਿਵਸ ਲੇਖ ਹਰ ਸਾਲ ਛੱਬੀ ਜਨਵਰੀ ਨੂੰ ਭਾਰਤ ਵਿੱਚ ਗਣਤੰਤਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਅੱਜ ਦੇ ਦਿਨ

ਇੱਕ ਸੁਤੰਤਰ ਗਣਰਾਜ ਬਣਨ ਅਤੇ ਦੇਸ਼ ਵਿੱਚ ਕਾਨੂੰਨ ਦਾ ਰਾਜ ਸਥਾਪਿਤ ਕਰਨ ਲਈ ਸੰਵਿਧਾਨ ਨੂੰ ਛੱਬੀ ਨਵੰਬਰ ਉਨੀ ਸੌ ਉਨੰਜਾ ਨੂੰ ਭਾਰਤ ਦੀ ਸੰਵਿਧਾਨ ਸਭਾ ਦੁਆਰਾ ਬਣਾਇਆ ਗਿਆ ਸੀ। ਅਤੇ ਛੱਬੀ ਜਨਵਰੀ ਉਨੀ ਸੌ ਪੰਜਾਹ ਨੂੰ ਇੱਕ ਲੋਕਤੰਤਰੀ ਸਹਿਕਾਰੀ ਪ੍ਰਣਾਲੀ ਨਾਲ ਲਾਗੂ ਹੋਇਆ ਸੀ। ਗਣਤੰਤਰ ਦਿਵਸ ਤੇ ਹਰ ਮੌਕੇ ਤੇ ਸਕੂਲਾਂ ਅਤੇ ਕਾਲਜਾਂ ਵਿੱਚ ਸਮਾਗਮ ਆਯੋਜਿਤ ਕੀਤੇ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਸਕੂਲ ਵਿੱਚ ਹੋ ਅਤੇ ਆਪਣੇ ਗਣਤੰਤਰ ਦਿਵਸ ਨੂੰ ਇੱਕ

ਪ੍ਰਦਰਸ਼ਿਤ ਕਰਨਾ ਚਾਹੀਦਾ ਹੈ। ਜਿਵੇਂ ਕਿ ਗਣਤੰਤਰ ਦਿਵਸ ਬਾਰੇ ਬਹੁਤ ਸਾਰੇ ਸਕੂਲਾਂ ਕਾਲਜਾਂ ਵਿੱਚ ਮਨਾਇਆ ਜਾਣ ਵਾਲਾ ਇਹ ਬਹੁਤ ਵਧੀਆ ਤਿਉਹਾਰ ਹੈ। ਇਸ ਦਿਨ ਬਾਰੇ ਬੱਚਿਆਂ ਨੂੰ ਜਾਗਰੂਕ ਕਰਨਾ ਚਾਹੀਦਾ ਹੈ। ਤਾਂ ਜੋ ਉਨ੍ਹਾਂ ਨੂੰ ਗਣਤੰਤਰ ਦਿਵਸ ਬਾਰੇ ਬਹੁਤ ਸਾਰੀ ਜਾਣਕਾਰੀ

hello

ਹਾਂਜੀ ਕਿਵੇਂ ਸਰਕਾਰ

ਆਉਣਾ ਕਿੱਧਰ ਨੂੰ ਤੇ ਜਾਣਾ ਕਿੱਧਰ ਨੂੰ ਉਸਤਾਦ ਜੀ ਕਰਨ ਡਾਏ ਫੋਨ ਬਟਾਲੇ ਪ੍ਰੋਗਰਾਮ ਕਹਿੰਦੇ ਅਆਜਾ ਬੁਲਟ ਲਾਇ ਆਉਣਾ

ਚਲਜਾ

ਕੀਨੇ ਵਜੇ ਹੁਣੇ ਆਯਾ ਤੇ ਹੋ ਤੇ ਸੇਵਰ ਦੇ ਫੋਨ ਕਰਨ ਦੇ ਮੈਂ ਤੇ ਸੁਤਾ ਮੈਨੂੰ ਪਤਾ ਨਹੀਂ ਲਗਾ ਲਾਇ ਚਾਲ ਆ ਗੱਲ ਕਰਲਾ ਤੇ ਚਲਜਾ ਹੁਣ ਆ ਰੂਸ ਨੂੰ ਕਹਿ ਕੱਪਡ਼ਿਆਂ ਤੇ ਪ੍ਰੈਸ ਮਾਰਦੇ ਜਿਹੜੇ ਪਾਣੇ ਹਨ ਹਮ ਨ੍ਹਾ ਕ ਤਿਆਰ ਹੋਕੇ ਫੇਰ ਰੋਟੀ

ਠੀਕ ਹੈ ਬਨੰਦਾਈ ਫੁਲਕੇ ਮਾਸੀ ਬਾਂਉਂਦਾਈ ਫੁਲਕੇ ਹਮ ਆਹੋ ਆਹੋ ਠੀਕ ਹੈ ਤੇ ਰੋਟੀ ਖਾਕੇ ਚਾਲਜਾ ਕਾਜਲ ਦੀ ਲਾਇ ਜੀ ਜਾਂਦੀਆਂ ਨੂੰ ਫੜਾਜੀ ਹੋਰ ਕਿਥੇ ਜਾਣਾ ਫਰ ਪ੍ਰੋਗਰਾਮ ਲਾਉਣ ਬਟਾਲੇ ਹੀ ਚਾਲ ਕੇ

ਠੀਕ ਆ ਹੋਰ ਹਮ

ਚੱਲ ਕਮ ਹਨ

ਆਹੋ ਜਿਦਣ ਚਲਗੇ ਓਥੋਂ ਵੀ ਨਹੀਂ ਆਉਣਾ ਆਹੋ ਫੇਰ ਕਿ ਮੋਟਰਸੀਕਲੇ ਲੈ ਗਏ ਨਾਲ ਹੀ ਜਦੋ ਜਾਣਾ ਜਿਦਣ ਚਲਜੀ ਤੂੰ ਚਾਲ ਮੇਰੇ ਭਾਈ ਹਮ ਹਮ

ਸੀ ਬੁੜ੍ਹੀਆਂ ਛੀਕ ਹੈ

ਏਹ

ਗੱਲਾਂ ਬਾਤਾਂ ਵਾਦੀਆਂ ਧੋਤੇ ਕਪੜੇ ਥੁਪੈ ਕਪੜੇ ਵੀ ਨਹੀਂ ਏਹਦੇ ਨਹੀਂ ਹਜੇ ਤੇ ਭਿਨੇ ਨਹੀਂ ਭਾਈ ਲਗੀ ਆ ਧੋਣ ਕਉ ਹੁਣ ਭਿਨੇ ਪੈ ਜਾਣਗੇ ਨ ਫੇਰ ਸ਼ਾਮੀ ਧੌਲਾਂਗੀ ਦੋ ਵਜੇ ਸ਼ਾ ਅਜਾਂਦੀ ਆ ਏਥੇ ਫਿਰ ਧੌਲਾਂਗੀ ਮਸ਼ੀਨ ਹੀ ਚਲਾ ਲਿਆ ਕਰੋ ਸ਼ੁ ਪਾਵਾਲਿਯੋ ਹਮ ਸ਼ੁ ਲਿਆ ਕ ਪਾਨੀ ਆਂ ਵਾਲਾ ਹੋਰ ਤੇ ਬਾਕੀ ਠੀਕ ਆ ਹਮ ਠੀਕ ਆ ਸ਼ੁ ਪਾਨੀ ਫਰ ਕਰਨੀ ਆ

ਹਮ ਕਿ ਫੇਰ ਹਮ ਬਾਕੀ ਸਬ ਠੀਕ ਏ ਆਂਢੀ ਗੁਆਂਢੀ ਸਬ ਵਾਦੀਆਂ ਸਬ ਵਾਦੀਆਂ ਹਮ

ਸਾਰੀ ਦੁਕਾਨ ਪ੍ਰਿਆ ਠੱਗੀ ਜਾਣ ਢਾਈ ਹੈ ਭੈਣ ਦੁਕਾਨ ਤੇ ਹੀ ਆ

ਹੋਰ ਗਲਾ ਬਾਤਾਂ

ਕਿ ਹੁੰਦਾ ਰੂਥ ਮੈਂ ਬੜੀ ਬਾਤਮਿਜ ਗੇਜਦੀ ਜਾਂਦੀ ਓਹਨੂੰ ਕੁਝ ਸਮਜਲਾ ਕੋਈ ਨਹੀਂ ਸਮਜਲੈਣੇ ਆ ਜੀਤ ਓ ਕਿਸੇ ਨੂੰ ਕੁਛ ਟਾਈਮ ਦੇ

ਤੁਹੀ ਕੁਛ ਕਹਿੰਦੇ ਵੀ ਨਹੀਂ ਅਗਲੀ ਕਿ ਆਖਾ

ਠੀਕ ਆ ਹਮ ਚਾਲ ਹੋਰ ਰਾਜੂ ਤਾ ਪਾਪਾ ਮਿਲਿਆ ਨਹੀਂ ਮਿਲਿਆ ਹਜੇ ਆਹਾ ਹਜੇ ਓਹਨੂੰ ਪਤਾ ਵੀ ਨਹੀਂ ਠੀਕ ਆ ਹੋਰ

ਸ਼ਰਮਾ ਘਰ ਹੀ ਆ ਵਢੀ ਈ ਸਮੋਸਿਆਂ ਦਾ ਬਾਪੂ ਅੱਛਾ ਹੋਰ ਅਗੇ ਨਾਲੋਂ ਠੀਕ ਆ ਨਹੀਂ ਆਹੋ ਤੇ ਮੰਦਾਤਾ ਹੁਣ ਤੇ ਨਹੀਂ ਲੜ੍ਹਦਾ

ਠੀਕ ਹੈ

ਤੂੰ ਲੋਇ ਲੋਇ ਚਲੇ ਸਬ ਦਾ

ਮਹੀਨਾ ਹੋਇ ਗਿਆ

ਧਿਆਨ ਨਾਲ ਵਧੀਆ ਆਹੋ ਚਲੋ ਹੋਰ

ਹਮ ਮਾਸੀ ਦਾ ਕਿੱਦਾ ਮਾਸੀ ਦਾ ਠੀਕ ਆ

ਹਮ ਹਮ ਨਜ਼ਾਰੇ ਆ

ਅਮ ਕੀਯੋ ਜਾਣਾ ਨਹੀਂ ਆਉਣ ਜਾਨ ਵੀ ਨਹੀਂ ਕੋਈ ਕਰਦਾ

ਜੌਹਨ ਤੋਂ ਪਹਿਲਾ ਵੀ ਨਹੀਂ ਘਰ ਆਉਂਦਾ ਪਿਆ ਆਹ ਪਹਿਲਾ ਦਾ ਹੀ ਘੱਟ ਆਉਂਦਾ ਆ ਚਾਲ ਲੋਈ ਨਹੀਂ ਆਹ ਚਲੋ ਨਹੀਂ ਤੇ ਨਹੀਂ ਸਹੀ

ਹਮ ਹੋਰ

ਹਮ ਆਹੇ ਹਜੇ ਬੈਡ ਬਿਸਤਰਾ ਵੀ ਨਹੀਂ ਛੱਡਿਆ ਬਿਸਤਰਾ ਹਜੇ ਨਹੀਂ ਛੱਡਿਆ ਅਜੇ ਲਗਾ ਆ ਉੱਠਣ ਅੱਛਾ ਚਲਦਾ ਆ ਫੇਰ ਠੀਕ ਆ ਬਿਸਤਰਾ ਕਰਲਾ ਭਰਾ ਅਹ ਕਲ ਵੀ ਉਹਵੀ ਕਹਿੰਦੀ ਆਪੇ ਆ ਜਾਣਦਾਂ

ਅਮ ਕਿਉਂ ਏਕੋ ਸੇਮੇਂਦ ਲਾਕੇ ਸੈੱਟ ਕਰਲੀ ਸਸੁਮਨ ਨੂੰ ਲਾਇ ਕ ਦੇਣੀ ਆ ਆਹੋ ਤੇ ਓਹਨੂੰ ਲੈਂਦੀ ਪਲਾਜ਼ੋ ਤੂੰ ਲਾਇ ਕ ਦੇਣੀ ਆਪਣੀ ਛੋਟੀ ਭੈਣ ਨੂੰ

ਏਹੋ ਉਹ ਤੇ ਚੱਲ ਹੁਣ ਹਾੜੀ ਆ ਪਰ ਫਰ ਵੀ ਹੋਰ

ਕੀਆ ਹੀ ਅਗੇ ਤੇ ਸਾਰੀ ਨਹੀਂ ਗੱਲ ਕੀਤੀ ਜਿਦਾਂ ਗੱਲ ਕੀਤੀ ਓਹਨਾ ਨੇ ਓਹਦਾ ਦੀਵਾਲੀ ਲਗੇ ਘਰ ਲਗੇ ਅਕਾਸ਼ ਤੂੰ ਆ ਗਿਆ ਵਾ ਤੇ ਦੁਕਾਨ ਤੇ ਨਹੀਂ ਜਾਣਾ ਵਾ ਦੁਕਾਨ ਚਲਾਉਣੀ ਆ

ਹਮ ਐਦਾਂ ਹੀ

ਨਹੀਂ ਸ਼ਰਾਬੀ ਦੁਕਾਨ ਤੇ ਅੱਛਾ ਓਹਦੀ ਤੂੰ ਵੇਹਲਾ ਟਾਈਮ ਆਉਣਾ ਏ ਨਹੀਂ ਜਾਣਾ ਲੈ ਉਥੇ ਹੀ ਹੁੰਦੀ ਆ ਕੇਹੜਾ ਕਹਿਣੇ ਉਹ ਨਹੀਂ ਨਹੀਂ ਹੋਣਾ ਹੈਣ

ਚੱਲ ਕੋਈ ਨਹੀਂ ਤੂੰ ਨ ਪੁਛਿ ਓਹਨੂੰ ਨਹੀਂ ਨਹੀਂ ਮੈਂ ਨਹੀਂ ਪੁੱਛਦੀ ਮੈਨੂੰ ਕੀ ਪੁੱਛਣ ਦੀ ਮੈਂ ਨਹੀਂ ਪੁੱਛਦੀ ਅੱਛਾ ਤੈਨੂੰ ਦਸਦੀ ਹੋਣੀ ਆ ਹੰ ਕਿ ਡੈਡੀ ਐਦਾ ਕਹਿੰਦਿਆਂ ਹਮ ਓਹਦਾ ਖੁਸ਼ ਬੜੀ ਹੀ ਕਿ ਚਾਚੀ ਆਏ ਆ ਐਥੇ ਏਹੋ ਤੇ ਸ਼ੋਭਾ ਹੀ ਦਾਲਿ ਜਿਹੜੀ ਮੱਤ ਮਾਰਦਿ

ਸਿਧਿ ਸਿਧਿ ਜੀ ਗ੍ਰਤਾ ਵੱਲ ਆਗੀ ਪੈ ਰਹਿੰਦੀ ਹੱਡੀ ਲਾਈਫ ਤੂੰ ਚਾਲ ਹਾਂ ਕਾਜਲ ਢਾਈ ਹੀ ਕੁਛ ਕਹਿਣ ਰਾਤ ਵੀ ਕੁਛ ਕਹਿੰਦੀ ਹੀ ਮੈਨੂੰ ਚਵਲ

ਮੈਨੂੰ ਕਹਿਣ ਦਾਈ ਚੱਲ ਵਾਦੀਆਂ ਹੋ ਜਾਣਾ ਜੇ ਸੱਸ ਨੂੰ ਐਥੇ ਆ ਜਾਣਾ ਮੈਂ ਵੀ ਸੋਚਦੀ ਹੁੰਦੀ ਸੀ ਮਾਨਲੋ ਕਾਜਲ ਦਾ ਵਿਆਹ ਹੋ ਜਾਣਾ ਕਾਜਲ ਨ ਫੇਰ ਦੁਕਾਨ ਥੋੜੀ ਚਲਾਉਣਾ

ਕਿ ਹੋਇਆ

ਤੁਹਾਡੇ ਪਿੰਡ ਦੇ ਵਿੱਚ ਕਿੰਨੇ ਕੁ ਮੰਦਰ ਹੈਗੇ ਆ ਸਾਡੇ ਪਿੰਡ ਵਿੱਚ ਦੋ ਤਿੰਨ ਮੰਦਰ ਹੈਗੇ ਨੇ